ਤੇ ਜਿਹੜੇ ਬੰਦੇ ਆ ਉਹਨਾਂ ਨੇ ਵਿੰਟਰ ਜਿਹੜੇ ਵੀਅਰ ਕੀਤੇ ਹੋਏ ਆ।

ਬਾਹਰ ਤਿੰਨ ਆਦਮੀ ਖੜੇ ਆ ਜੋ ਆਪਣੀਆਂ ਪਿਕਚਰਸ ਕਲਿੱਕ ਕਰਦੇ ਪਏ ਆ।

ਓਹਦੇ ਨੀਚੇ ਜਿਹੜੇ ਮੈਟ ਵਿੱਛੇ ਹੋਏ ਆ ਗ੍ਰੇ ਤੇ ਵ੍ਹਾਈਟ ਕਲਰ ਦੇ --

ਕੁਛ ਪਲਾਂਟ ਲੱਗੇ ਹੋਏ ਆ ਜੋ ਗੀ ਬਹੁਤ ਜਿਆਦੇ ਛੋਟੇ ਆ।

ਦੇ ਅੰਦਰ ਯੇਲ਼ੋ ਰੈੱਡ ਤੇ ਬਲੈਕ ਕਲਰ ਦੇ ਬੈਲੂੰਨਸ ਨਾਲ ਡੈਕੋਰੇਸ਼ਨ ਕੀਤੀ ਆ।

ਤੇ ਜਿਹੜੇ ਟਰੀ ਆ ਉਹਨਾਂ ਦਾ ਕਲਰ ਵੀ ਡਾਰਕ ਗਰੀਨ ਆ।

ਬਲੂ ਕਲਰ ਦੀ ਚੇਅਰ ਤੇ ਇੱਕ ਆਦਮੀ ਬੈਠਾ ਹੋਇਆ ਆ।

ਇਹ ਇੱਕ ਮਸ਼ੀਨ ਆ ਜਿਹਨੂੰ ਗ੍ਰੇ ਕਲਰ ਦਾ ਪੇਂਟ ਹੋਇਆ ਵਾ।

ਜਿਹਦੇ ਅੰਦਰ ਕਾਫੀ ਸਾਰੀਆਂ ਮਸ਼ੀਨਸ ਜਿਹੜੀਆਂ ਆ ਉਹ ਪਈਆਂ ਹੋਈਆਂ ਆ।

ਇਹਦੇ ਵਿੱਚ ਲੜਕੀਆਂ ਕੰਮ ਕਰ ਰਹੀਆਂ ਆ ਤੇ ਦੋ ਲੇ --

ਸਾਹਮਣੇ ਜਿਹੜੇ ਆ ਸਰਟੀਫਿਕੇਟ ਜਿਹੜੇ ਆ ਓਹ ਰੱਖੇ ਗਏ ਆ।

ਕੁੱਛ ਜਿਹੜੀਆਂ ਲੇਡੀਜ਼ ਹਾਂ ਓਹ ਬਾਯ ਕਰ ਰਹੀਆਂ ਸ਼ੌਪਸ ਦੇ ਵਿਚੋਂ।

ਬੱਚੇ ਜਿਹੜੇ ਆ ਉਹ ਸਵਿੰਗ ਕਰ ਆ ਜਿਹੜੇ ਝੂਲੇ ਲੱਗੇ ਹੋਏ ਆ --

ਲੈਫਟ ਸਾਈਡ ਤੇ ਇਕ ਰੈਕ ਪਿਆ ਹੋਇਆ ਆ ਜਿਹਦੇ ਵਿੱਚ ਖਾਣ ਵਾਲੇ ਪ੍ਰੋਡਕਟਸ ਪਏ ਹੋਏ ਆ।

ਜਿਹਦੇ ਵਿੱਚ ਸੀ_ਐਨ_ਜੀ ਦੇ ਸਲੰਡਰ ਸਟੋਰ ਕੀਤੇ ਜਾਂਦੇ ਆ।

ਤੇ ਜਿਹੜਾ ਪਾਰਕਿੰਗ ਏਰੀਆ ਉਹ ਵੀ ਕਾਫੀ ਏਰੀਏ ਦੇ ਵਿੱਚ ਜਿਹੜਾ ਸਪਰੈਡਡ ਆ।